ਅਤੇ ਇਸ ਦੇ ਲਾਗੇ ਹੀ ਭੱਟੀ ਚਿਕਨ ਸੈਂਟਰ ਵੀ ਹੈ।

ਕਾਫੀ ਸਾਰੇ ਹੈਡਫੋਨਸ ਕੰਧ ਦੇ ਨਾਲ ਟੰਗੇ ਹੋਏ ਹਨ ਅਤੇ ਬੈਠਣ ਲਈ ਕੁਰਸੀ ਤੇ ਨਾਲ ਹੀ --

ਪਿੱਲਰ ਹਨ। ਉਹਨਾਂ ਉੱਤੇ ਚਿੱਟੇ ਅਤੇ ਨੀਲੇ ਰੰਗ ਦੇ ਗੁਬਾਰੇ ਲੱਗੇ ਹੋਏ ਹਨ।

ਇਸ ਫੋਟੋ ਦੇ ਵਿੱਚ ਸਾਨੂੰ ਇੱਕ ਗੇਟ ਨਜ਼ਰ ਆ ਰਿਹਾ ਹੈ ਉਸਦੇ ਪਿੱਛੇ ਇੱਕ ਚਿੱਟੇ ਰੰਗ ਦਾ ਘਰ ਨਜ਼ਰ ਆ ਰਿਹਾ ਹੈ।

ਇਸ ਫੋਟੋ ਦੇ ਵਿੱਚ ਸਾਨੂੰ ਇੱਕ ਮੈਡੀਕਲ ਸਟੋਰ ਨਜ਼ਰ ਆ ਰਿਹਾ ਹੈ ਜਿੱਸ ਦੇ ਅੰਦਰ --

ਪਾਰਕ ਵੀ ਦਿੱਖ ਰਹੀ ਹੈ ਅਤੇ ਪਾਰਕ ਦੇ ਵਿੱਚ ਕਾਫੀ ਰੰਗ ਬਿਰੰਗੇ ਛੋਟੇ ਵੱਡੇ ਬੂਟੇ ਵੀ ਨਜ਼ਰ ਆ ਰਹੇ ਹਨ।

ਛੋਟਾ ਹਾਥੀ ਵੀ ਨਜ਼ਰ ਆ ਰਿਹਾ ਹੈ ਜਿਸ ਦੇ ਲਾਗੇ ਵੀ ਇੱਕ ਵਿਅਕਤੀ ਚਿੱਟਾ ਕੁੜਤਾ ਪਜਾਮਾ ਪਾਏ ਖੜਾ ਹੋਇਆ ਐ ਜਿਸ ਨੇ ਕਾਲੇ ਰੰਗ ਦੀ ਪੱਗ ਬੰਨੀ ਹੋਈ ਹੈ।

ਅਤੇ ਲਾਈਟਾਂ ਜੱਗ ਰਹੀਆਂ ਹਨ ਗੁਰਦੁਆਰਾ ਸਾਹਿਬ ਬਾਹਰ ਕੁੱਝ ਮੋਟਰਸਾਈਕਲ ਖੜ੍ਹੇ ਹਨ ਅਤੇ ਇੱਕ ਆਦਮੀ ਸਕੂਟਰੀ ਓੱਤੇ --

ਜਾਮਨੀ ਰੰਗ ਦਾ ਬੈਨਰ ਦੇਖ ਰਹੇ ਹਾਂ ਅਤੇ ਇਸ ਦੇ ਅੰਦਰ ਇੱਕ ਸਟੇਟ ਬੈਂਕ ਔਫ ਇੰਡੀਆ --

ਸਾਨੂੰ ਇੱਕ ਕਰਿਆਨਾ ਸਟੋਰ ਨਜ਼ਰ ਆ ਰਿਹਾ ਹੈ ਜਿਸ ਵਿੱਚ ਖਾਣ ਪੀਣ ਵਾਲੀਆਂ ਸਾਰੀਆਂ ਚੀਜ਼ਾਂ--

ਪਾਣੀ ਵਾਲਾ ਪੂਲ ਦੇਖ ਰਹੇ ਹਾਂ ਜਿਸਦਾ ਰੰਗ ਨੀਲਾ ਦਿਖਾਈ ਦੇ ਰਿਹਾ ਹੈ।

ਤਿੰਨ ਸੋਫਾ ਦਿਖਾਈ ਦੇ ਰਹੇ ਹਨ ਅਤੇ ਸਟੇਜ ਨੂੰ ਲਾਲ ਅਤੇ--

ਇਸ ਫੋਟੋ ਦੇ ਵਿੱਚ ਸਾਨੂੰ ਇੱਕ ਵਾਟਰਪਾਰਕ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਬਹੁਤ ਸਾਰੇ ਵਿਅਕਤੀ --

ਇਸ ਤੋਂ ਇਲਾਵਾ ਬਾਹਰ ਦੇ ਪਾਸੇ ਬਹੁਤ ਸਾਰੇ ਰੁੱਖ ਵੀ ਦਿਖਾਈ ਦੇ ਰਹੇ ਹਨ।

ਇਸ ਉੱਤੇ ਪੰਜ ਤੋਂ ਛੇ ਵਿਅਕਤੀ ਕੰਮ ਕਰਦੇ ਨਜ਼ਰ ਆ ਰਹੇ ਹਨ ਅਤੇ ਇੱਕ ਵਿਅਕਤੀ ਰੋਟੀਆ ਬਣਾ ਰਿਹਾ ਹੈ।

ਅਤੇ ਇੱਕ ਵਿਅਕਤੀ ਕੁਰਸੀ ਓੱਤੇ ਬੈਠਾ ਨਜ਼ਰ ਆ ਰਿਹਾ ਹੈ।

ਇਹਨਾਂ ਵਿਚੋਂ ਦੋ ਗੱਡੀਆਂ ਦਾ ਰੰਗ ਸਫ਼ੇਦ ਅਤੇ ਇੱਕ ਦਾ ਰੰਗ ਕਾਲ਼ਾ ਨਜ਼ਰ ਆ ਰਿਹਾ ਹੈ।

ਤੇ ਸੱਜੇ ਪਾਸੇ ਇੱਕ ਬੋਰਡ ਲੱਗਾ ਹੋਇਆ ਹੈ ਜਿਸ ਤੇ ਲਿੱਖਿਆ ਹੋਇਆ ਹੈ ਰੀਅਲ ਟੇਸਟ ਐਂਡ ਕਲਰ ਆਫ ਕੈਨੇਡਾ ।